ਤੇ ਨਿੱਚੇ ਬਿਛੇ ਜਾਲੀ ਦੇ ਗੇਟ ਦੇ ਵੀ ਲੱਗੇ ਹੋਏ ਹਨ।

ਇੱਥੇ ਥੱਲੇ ਫਰਸ਼ ਤੇ ਚਿੱਟੀਆਂ ਟਾਇਲਾ ਲੱਗੀਆਂ ਹਨ ਤੇ ਕੰਦਾ ਪਰਪਲ ਕਲਰ ਦੀਆਂ ਹਨ ਤੇ ਪਰਦੇ ਲੱਗੇ ਹਨ।

ਇਹ ਬਹੁਤ ਖੁੱਲਾ ਮੈਦਾਨ ਹੈ ਜਿੱਥੇ ਕਿ ਬਹੁਤ ਵੱਡੀਆਂ ਬਿਲਡਿੰਗਾਂ ਹਨ।

ਤੇ ਇੱਥੇ ਇੱਕ ਬੁੱਢੀ ਹੈ ਇੱਕ ਬੰਦਾ ਹੈ ਤੇ ਇਕ--

ਇਥੇ ਛੱਤ ਚਾਨਣੀਆਂ ਨਾਲ ਡੈਕੋਰੇਟ ਕੀਤੀ ਗਈ ਹੈ ਤੇ ਲੈਫਟ ਸਾਈਡ ਤੇ ਡੀਜੇ ਲੱਗੇ ਹੋਏ ਹਨ ਜਿੱਥੇ ਕਿ ਤਿੰਨ ਬੰਦੇ ਖਲੋਤੇ ਹਨ।

ਇਹ ਟਰੱਕ ਦੇ ਟਾਇਰ ਚਿੱਟੇ ਰੰਗ ਦੇ ਹਨ ਰਿਮ ਚਿੱਟੇ ਰੰਗ ਦੇ ਹਨ।

ਹਰੇ ਹਰੇ ਘਾਹ ਹਨ ਤੇ ਇਥੇ ਬਿਲਡਿੰਗ ਹੈ ਜੋ ਕਿ ਚਿੱਟੇ ਰੰਗ ਦੀ ਹੈ ਤੇ ਸਾਹਮਣੇ ਪੌੜੀਆਂ ਵੀ ਬਣੀਆਂ ਹੋਈਆਂ ਹਨ ਜੋ ਕਾਫੀ ਵੱਡੀਆਂ ਹਨ।

ਏਹ ਇੱਕ ਕਮਰਾ ਹੈ ਜੋ ਕੀ ਬਹੁਤ ਵੱਡਾ ਹੈ।

ਤੇ ਇਹ ਪੌੜੀਆਂ ਲਾਲ ਤੇ ਚਿੱਟੇ ਰੰਗ ਦੀਆਂ ਹਨ ਤੇ ਉੱਤੇ ਟੀਨਾ ਪਈਆਂ ਹਨ।

ਤੇ ਇੱਥੇ ਕਾਫੀ ਲੋਕ ਖੜੋਤੇ ਹਨ ਜੋ ਕਿ ਕੰਮ ਕਰ ਰਹੇ ਹਨ ਤੇ ਇੱਥੇ ਕਾਫੀ ਵੱਡੀਆਂ ਵੱਡੀਆਂ ਮਸ਼ੀਨਾਂ ਹਨ।

ਤੇ ਉਹ ਵੀ ਹੜੇ ਰੰਗ ਦੇ ਹਨ ਤੇ ਕਾਫੀ ਵੱਡੇ ਵੱਡੇ ਹਨ ਤੇ ਇੱਥੇ ਕੁਝ ਪੌਦੇ ਵੀ ਲੱਗੇ ਹੋਏ ਹਨ।

ਇੱਥੇ ਇੱਕ ਮੈਟ ਵਿਛਿਆ ਹੈ ਜਿਹੜਾ ਕਿ ਤਾਂ ਨੂੰ ਜਾ ਰਹਾ ਹੈ ਜਿੱਥੇ ਇੱਕ ਬੰਦਾ ਤੇ ਬੁੱਢੀ ਖਲੋਤੇ ਹਨ।

ਜਿੱਥੇ ਕੀ ਬਹੁਤ ਵਧੀਆ ਵਿਊ ਹੈ ਤੇ ਇੱਥੇ ਕਾਫੀ ਵਧੀਆ--

ਇਹ ਇੱਕ ਫ਼ੋਟੋ ਹੈ ਜਿੱਥੇ ਕੀ ਬਹੁਤ ਵਧੀਆ ਵਿਊ ਹੈ।

ਕਿਉਂਕਿ ਬਹੁਤ ਵੱਡਾ ਹੈ ਤੇ ਬਲੂ ਕਲਰ ਦਾ ਹੈ ਇਥੇ ਫਰਸ਼ ਤੇ ਟਾਈਲਾਂ ਲੱਗੀਆਂ ਹਨ ਜੋ ਵੀ ਡਿਜਾਇਨ ਬਣਾਇਆ ਹੈ।

ਇਹ ਇੱਕ ਬੈਂਕ ਦੀ ਫੋਟੋ ਹੈ ਜਿੱਥੇ ਕੀ ਪੋਸਟਰ ਲੱਗਾ ਹੋਇਆ ਹੈ।

ਸਕਰੀਨਾਂ ਲੱਗੀਆਂ ਹਨ ਜਿਨਾਂ ਚ ਕੀ ਕੁਝ ਚੱਲ ਰਿਹਾ ਹੈ ਤੇ ਇੱਥੇ ਕੰਧਾਂ ਚਿੱਟੇ ਰੰਗ ਦੀਆਂ ਹਨ ਤੇ ਛੱਤਾਂ ਵੀ ਚਿੱਟੇ ਰੰਗ ਦੀਆਂ ਹਨ ਇਹ ਲੈਫਟ ਸਾਈਡ ਤੇ ਇਕ ਪੋ--

ਤੇ ਦੂਜੇ ਬਰਾਉਨ ਬਾਕਸ ਵੀ ਪਏ ਹਨ ਥੱਲੇ ਵੀ ਸਮਾਨ ਪਿਆ--

ਜਿੱਸ ਦੇ ਅੰਦਰ ਕੀ ਬਹੁਤ ਸਾਰਾ ਸਮਾਨ ਰੱਖਾ ਗਿਆ ਹੈ ਬੋਤਲਾਂ ਵੀ ਹਨ ਤੇ ਡੱਬੇ ਵੀ ਪਏ ਹੋਏ ਹਨ।

ਇਥੇ ਕਾਫੀ ਜਿਆਦਾ ਦਰੱਖਤ ਹਨ ਜੋ ਵੀ ਕਾਫੀ ਵੱਡੇ ਤੇ ਹਰੇ ਹਰੇ ਹਨ ਜਿੱਥੇ ਕਾਫੀ ਜਿਆਦਾ ਲੋਕ ਵੀ ਖਲੋਤੇ ਹੋਏ ਹਨ।